ਤੇ ਬਹੁਤ ਸਾਰੇ ਲੋਕ ਦੁਕਾਨ ਦੇ ਬਾਹਰ--

ਇਹੋ ਇੱਕ ਕਾਲੇ ਰੰਗ ਦੀ ਕੜ੍ਹਾਹੀ ਐ।

ਇੱਕ ਲੜਕਾ ਖੜਾ ਦਿਖਾਈ ਦੇ ਰਿਹਾ ਹੈ।

ਸਟੈਂਡ ਵਾਲਾ ਪੱਖਾ ਪਿਆ ਹੈ ਤੇ ਦੋ ਮੋਟਰਸਾਈਕਲ ਖੜੇ ਹਨ।

ਤੇ ਨੀਲੇ ਰੰਗ ਦੇ ਪੜਦੇ ਲੱਗੇ ਹੋਏ ਹਨ।

ਜਿੱਥੇ ਰੰਗ ਬਿਰੰਗੀਆਂ ਲਾਈਟਾਂ ਜੱਗ ਰਹੀਆਂ ਹਨ।

ਇਸ ਉੱਪਰ ਏ_ਐਸ_ਕੇ ਟਿਊਸ਼ਨ ਸੈਂਟਰ ਲਿਖਿਆ ਹੋਇਆ ਹੈ।

ਤੇ ਦੂਰ ਇੱਕ ਦਰਖਤ ਲੱਗਾ ਹੋਇਆ ਹੈ।

ਤੇ ਲਾਲ ਪੀਲੇ ਤੇ ਕਾਲੇ ਰੰਗ ਦੇ ਗੁੱਬਾਰੇ ਲੱਗੇ ਹੋਏ ਹਨ।

ਲਿਖਿਆ ਹੋਇਆ ਹੈ ਗੁੱਡ ਫ਼ੂਡ ਇਜ਼ ਗੁਡ ਮੂਡ ।

ਜਿਸ ਉਪਰ ਮੇਕਅਪ ਦਾ ਬਹੁਤ ਸਾਰਾ ਸਮਾਨ ਪਿਆ ਹੋਇਆ ਹੈ।

ਚਿੱਟੇ ਤੇ ਨੀਲੇ ਰੰਗ ਦੇ ਗੁਬਾਰੇ ਲੱਗੇ ਹੋਏ ਹਨ।

ਤੇ ਬਾਹਰ ਇੱਕ ਲੜਕੀ ਖੜੀ ਹੈ।

ਤੇ ਅੰਦਰ ਕੂਲਰ ਪਏ ਹੋਏ ਦਿਖ ਰਹੇ ਹਨ ਤੇ ਵੱਡਾ ਸਾਰਾ ਪੋਸਟਰ ਲੱਗਾ ਹੋਇਆ ਹੈ।